ਟੇਬਲ ਓੱਤੇ ਪਾਣੀ ਦੀ ਬੋਤਲ ਰੱਖੀ ਹੋਏ ਆ ਫਲੂਸ ਵੀ ਲੱਗੀ ਹੋਏ ਉੱਥੇ ਚਿੱਟੇ ਰੰਗ ਦੇ ਔਰੇਂਜ ਕਲਰ ਦੇ ਤੇ ਗ੍ਰੀਨ ਕਲਰ ਦੇ।

ਲੱਕੜ ਦੀ ਪੌੜੀ ਇੱਕ ਲੱਗੀ ਹੋਈ ਐ ਦਰਵਾਜ਼ੇ ਦੇ ਹੈਂਡਲ ਬਣੇ ਹੋਏ ਆ ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਪੇਂਟ ਦੀ ਇੱਕ ਬਾਲਟੀ ਵੀ ਇੱਥੇ ਰੱਖੀ ਹੋਈ ਐ।

ਇੱਥੇ ਬਹੁਤ ਸਾਰੇ ਲੋਕ ਖੜੇ ਹੈਗੇ ਪੀਛੇ ਸਟੇਜ ਬਣੀ ਹੋਈ ਐ ਸਟੇਜ ਉਤੇ ਮਾਤਾ ਰਾਣੀ ਦੀ ਮੂਰਤੀਆਂ ਰੱਖੀਆਂ ਹੋਈਐਂ ਮਹਾਦੇਵ ਦੀ ਵੀ ਮੂਰਤੀ ਪਈ ਹੋਈ ਐ।

ਇੱਕ ਕੱਪੜਿਆਂ ਦੀ ਦੁਕਾਨ ਹੈਗੀ ਤੇ ਬਹੁਤ ਸਾਰੇ ਕੱਪੜੇ ਵਗੈਰਾ ਰੱਖੇ ਹੋਏ ਆ ਪੱਖਾ ਵੀ ਲੱਗਿਆ ਹੋਇਆ ਹੈ ਇਥੇ।

ਟੇਬਲ ਦੇ ਉੱਤੇ ਚਿੱਟੇ ਰੰਗ ਦੀ ਪਲੇਟਾਂ ਵੀ ਰੱਖੀਆਂ ਹੋਈਆਂ ਬਹੁਤ ਸਾਰੀ ਲਾਈਟਾਂ ਵਗੈਰਾ ਇਥੇ ਲੱਗੀਆਂ ਹੋਈਆਂ ਨੇ।

ਏੱਥੇ ਇੱਕ ਨੀਲੇ ਰੰਗ ਦਾ ਘੱਰ ਬਨਿਆ ਹੋਇਆ ਹੈ ਜਿਥੇ ਲਿੱਖਿਆ ਹੈ ਪਠਾਨਕੋਟ ਹੋਮ ਸਟੇ ।

ਪੜਦੇ ਵੀ ਲੱਗੇ ਹੋਏ ਐ ਰੂਮ ਦੇ ਅੰਦਰ ਇੱਕ ਕੜੀ ਵੀ ਲੱਗੀ ਹੋਈ ਐ।

ਕਾਪੀਆਂ ਵੀ ਇਥੇ ਰੱਖੀਆਂ ਹੋਈਆਂ ਬਹੁਤ ਸਾਰੀਆਂ ਦੁਕਾਨਾਂ ਦੇ ਅੰਦਰ ਇੱਕ ਪਾਈ ਬੈਕ ਖੜਾ ਹੈਗਾ ਜਿਹਨੇ ਚਸ਼ਮਾ ਪਾਇਆ ਹੋਇਆ।

ਇੱਥੇ ਇੱਕ ਰੋਡ ਬਣਿਆ ਹੋਇਆ ਹੈ ਰੋਡ ਦੇ ਓੱਤੇ ਗੱਡੀ ਲੱਗੀ ਹੋਈਆ ਇੱਕ ਬਹੁਤ ਸਾਰੀਆਂ ਲਾਈਟਾਂ ਵਗੈਰਾ ਵੀ ਇੱਥੇ ਲੱਗੀਆਂ ਹੋਈਆਂ ਇੱਕ ਬਾਇਕ ਵੀ ਲੱਗੀ ਹੋਈ ਹੈ ਰੋਡ ਦੇ ਓੱਤੇ।

ਮੋਬਾਈਲ ਨੰਬਰ ਵਿਚ ਲਿਖਿਆ ਹੋਇਆ ਸਤ ਜ਼ੀਰੋ ਜ਼ੀਰੋ ਨੋ --

ਇਹ ਇੱਕ ਕਲੀਨਿਕ ਹੈ ਤੇ ਕਲਿਨਿਕ ਦੇ ਅੰਦਰ ਇੱਕ ਟੇਬਲ ਲੱਗੇ ਹੋਏ ਚਿੱਟੇ ਰੰਗ ਦਾ ਕੁਰਸੀਆਂ ਵੀ ਲੱਗਿਆਂ ਹੋਈਆਂ ਕੁਰਸੀਆਂ ਦੇ ਉੱਤੇ ਇੱਕ ਡਾਕਟਰ ਬੈਠਿਆ ਹੋਇਐ ਜੋ ਰਜਿਸਟਰ ਤੇ ਕੁਛ ਲਿਖ ਰਿਹੈ।

ਏ_ਸੀ ਵੀ ਲੱਗਿਆ ਹੋਇਆ ਸਵਿਚ ਵਗੈਰਾ ਵੀ ਲੱਗੇ ਹੋਏ ਆ ਇਥੇ ਦੀਵਾਰ ਦੇ ਉੱਤੇ ਬਹੁਤ ਜਿਆਦਾ ਸੋਹਣੀ ਪੇਂਟਿੰਗ ਬਣਾਈ ਹੋਈ ਹੈ ਇੱਕ।

ਲਾਈਟ ਵਗੈਰਾ ਵੀ ਇੱਥੇ ਲਿੱਖੀ ਹੋਈ ਹੈ ਨੰਬਰ ਲਿੱਖਿਆ ਹੋਇਆ ਹੈ ਇੱਕ ਇੱਥੇ ਇੱਕ ਅੱਠ ਛੇ ਜੀਰੋ ਦੋ ਛੇ।

ਐਲ_ਈ_ਡੀ ਵੀ ਲੱਗੀ ਹੋਈ ਹੈ ਇੱਕ ਇੱਥੇ ਪੌੜੀਆਂ ਵੀ ਬਣੀਆਂ ਹੋਈਐ ਇੱਥੇ ਅਜਸਟ ਫੈਨ ਭੀ ਇੱਥੇ ਲੱਗਿਆ ਹੋਇਆ ਇੱਕ ਬਹੁਤ ਸਾਰੀਆਂ ਮਸ਼ੀਨਾਂ ਵਗੈਰਾ ਵੀ ਇੱਥੇ ਰੱਖੀਆਂ ਹੋਈਐਂ।

ਇਹ ਇੱਕ ਕਿਤਾਬਾਂ ਦੀ ਦੁਕਾਨ ਹੈਗੀ ਹੈ ਟੇਬਲ ਲੱਗਿਆ ਹੋਇਆ ਟੇਬਲ ਉਤੇ ਇੱਕ ਚਾਬੀ ਰੱਖੀ ਹੋਈ ਹੈ ਰਿਮੋਟ ਵੀ ਰੱਖਿਆ ਹੋਇਆ ਇਥੇ।

ਲਾਈਟਾਂ ਵੀ ਲੱਗੀਆਂ ਹੋਈਆਂ ਇੱਥੇ ਬਹੁਤ ਸਾਰੀਆਂ ਪਰਦੇ ਵਗੈਰਾ ਲੱਗੇ ਹੋਏ ਆ ਇੱਥੇ ਬਹੁਤ ਸਾਰੇ ਲੋਕ ਜੋ ਕੁਰਸੀਆਂ ਤੇ ਬੈਠੇ ਹੋਏ ਆ ਫਰਾਟੇ ਪੱਖੇ ਵੀ ਇੱਥੇ ਲੱਗੇ ਹੋਏ ਆ ਬਹੁਤ ਸਾਰੇ।

ਬੋਰਡ ਤੇ ਨੰਬਰ ਲਿਖਿਆ ਹੋਇਆ ਨੋ ਚਾਰ ਇੱਕ ਸੱਤ ਸੱਤ ਸੱਤ ਸੱਤ ਛੇ ਸੱਤ ਛੇ।

ਇਹ ਇੱਕ ਦੁਕਾਨ ਹੈਗੀ ਐ ਸੈਮਸੌਂਗ ਦੀ ਜਿੱਥੇ ਵਾਸ਼ਿੰਗ ਮਸ਼ੀਨਾਂ ਰੱਖੀਆਂ ਹੋਈਐ ਬਹੁਤ ਸਾਰੀਆਂ ਚਿੱਟੇ ਰੰਗ ਦੀਆਂ।

ਐਲ_ਈ_ਡੀ ਆਂ ਵੀ ਲੱਗਿਆਂ ਹੋਈਆਂ ਇੱਥੇ ਕੁਰਸੀ ਵੀ ਲੱਗੀ ਹੋਈਆ ਇੱਕ ਇੱਥੇ ਸਕੈਨਰ ਦੀ ਫੋਟੋ ਵੀ ਪਈ ਹੋਇਆ ਇੱਥੇ।

ਈ_ਟੀ_ਸੀ ਦੁਕਾਨ ਦੇ ਅੰਦਰ ਪੱਖਾ ਲੱਗਿਆ ਹੋਇਆ ਅ ਲਾਈਟ ਵੀ ਲੱਗੀ ਹੋਈ ਹੈ ਇੱਥੇ।

ਪੱਤੀਆਂ ਦੇ ਪੈਕਟ ਵੀ ਰੱਖੇ ਹੋਏ ਆ ਤੇਲ ਦੇ ਪੀਲੇ ਰੰਗ ਦੇ ਡੱਬੇ ਰੱਖੇ ਹੋਏ ਆ।

ਹੋਰ ਵੀ ਬੋਹੁਤ ਸਾਰੀ ਦੁਕਾਨਾਂ ਇਥੇ ਬਣੀਆਂ ਹੋਈ ਆਂ ਚਿੱਟੇ ਰੰਗ ਦੀ ਇਕ ਗੱਡੀ ਵੀ ਲੱਗੀ ਹੋਈ ਏ ਪੌੜੀ ਵੀ ਪਈ ਹੋਈ ਏ ਇਥੇ।